ਨੋਵੇਂ ਗੁਰੂ ਜੇਰੇ ਸੀ ਗੁਰੂ ਤੇਗ ਬਹਾਦੁਰ ਜੀ ਨੇ ਸੋਲਾਂ ਸੂ ਪੰਥ ਵਿਚ ਕੀਤੀ ਸੀ ਤੇ ਆਚਾ ਹਾਂਜੀ ਤੇ ਸ਼੍ਵਾਲਾਕ ਡਿਯਨ ਪਹਰਿਯਾਂ ਦੇ ਪੀਰਾਂ ਵਿਚ ਵਾਦੇ ਅਨਾਦ ਪੂਰ ਸਾਹਿਬ ਦੀ ਜੇਰੀ ਸਿਖ ਪੰਛੀ ਅਥਿਸਕ ਮਹਤਵ ਆਯ ਆ ਊ ਆਯ ਆ ਕੀ ਅਨਾਦ ਪੂਰ ਸਾਹਿਬ ਦੀ ਅਸ੍ਥਾਪ੍ਨਾ ਜੇਰੀ ਸੀ ਊ ਉਨੀ ਸੂਚੀ ਸੋਲਾਂ ਸੂ ਪੰਥ ਨੂ ਗੁਰੂ ਤੇਘ ਬਹਾਦੁਰ ਸਾਹਿਬ ਵਲੋਂ ਜੇਰੀ ਪੋਰ ਸਾਹਿਬ ਦੇ ਅਸਥਾਨ ਤੇ ਸਮੇ ਦੀ ਪਰਮ੍ਪਰਾ ਅਨੁਸਾਰ ਮੋਰੀ ਕਦ ਕੇ ਰਾਖੀ ਗਈ ਸੀ ਕੀ ਓਦੋਂ ਕੇ ਜੇਰੀ ਨੀ ਰਖਦੇ ਸੀ ਊ ਮੋਰੀ ਕਦ ਕੇ ਰਖਦੇ ਹੁੰਦੇ ਸੀ

ਤੇਗ ਬਹਾਦੁਰ ਜੀ ਨੇ ਕੀ ਕੀਤਾ ਕੀ ਪੁਰੀ ਦੀ ਜ਼ਿਮਾਵਾਰੀ ਸੰਭਾਲਾਂ ਦੇ ਉਪਰੰਤ ਟੀ ਸੋਲਾਂ ਸੋ ਪੰਥ ਵਿਚ ਓਨਾਂ ਨੇ ਅਨਾਦ ਪੂਰ ਸਾਹਿਬ ਦੀ ਅਸ੍ਥਾਪ੍ਨਾ ਕੀਤੀ ਸੀ ਤੇ ਗੁਰੂਰ ਤੇਗ ਬਹਾਦੁਰ ਜੀ ਨੇ ਕਰਤ ਪੁਰ ਸਾਹਿਬ ਤੋਂ ਨੋ ਕਿਲੋਮੀਟਰ ਦੂਰ ਪਹਾਰਾਂ ਵਾਲ ਅਨਾਦ ਪੁਰ ਆਚਾ ਆਚਾ ਹਾਂ ਤੇ ਏਥੋਂ ਦੀ ਦੰਤ ਕਥਾ ਵੀ ਏਇਕ ਮਸ਼ਹੂਰ ਆਯ ਆ ਏਥੋਂ ਦੀ ਦੰਤ ਕਥਾ ਦੇ ਮੁਤਾਬਿਕ ਆਯ ਆ ਕੀ ਜੇਰਾ ਮਖੁ ਨਾਮ ਦਾ ਏਇਕ ਡਾਕੂ ਹੁੰਦਾ ਸੀ ਓਥੇ ਜੇਰਾ ਕੀ ਏਥੇ ਨਾ ਕਿਸੇ ਨੂ ਵਾਸਨ ਨਾਈ ਸੀ ਦੇਂਦਾ ਸੀ ਹਨ ਹਨ ਹਾਂ ਤੇ ਓਥੇ ਕੀ ਕੀਤਾ ਗੁਰੂ ਤੇਗ ਬਹਾਦੁਰ ਸਾਹਿਬ ਨੇ ਅਪਨੇ ਪੂਜਨੀਕ ਮਾਤਾ ਨਾਨਕੀ ਜੀ ਦੇ ਨਾਮ ਤੇ ਚਕ ਨਾਨਕੀ ਨਾਮੀ ਜੇਰਾ ਸੀ ਨਗਰ ਵਸਾਯਾ ਤਾਂ ਜੇਰਾ ਮਖੋ ਡਾਕੂ ਸੀ ਊ ਫੇਰ ਓਥੁ ਪਾਜ ਗਯਾ ਸੀ ਆਚਾ ਹਾਂ ਹਾਂ ਤੇ ਜਿਥੇ ਕੀ ਨੋ ਸਾਲ ਦੀ ਉਮਰ ਵਿਚ ਬਲਾਕ ਗੋਵਿੰਦ ਰੇ ਨੇ ਚਕ ਨਾਨਕੀ ਤਨ ਅਪਨੇ ਪਿਤਾ ਸਿਰੀ ਗੁਰੂ ਤੇਗ ਬਹਾਦੁਰ ਜੀ ਨੂ ਸਹਾਦਤ ਦਿਨ ਲੈ ਅਪਨੇ ਹਥੀਂ ਦਿੱਲੀ ਵਾਲ ਤੋਰਯ ਸੀ ਤਾਂ ਚਕ ਨਾਨਕੀ ਨੂ ਅਨਾਦ ਪੁਰ ਬਣਾ ਦਿਤਾ ਤੇ

ਆਚਾ ਆਚਾ ਹਾਂਜੀ ਤੇ ਏਨਾ ਦੇ ਕਿਲੇ ਬਾਰੇ ਦਸੋ ਗੇ ਪੋਚਨਾ ਚੰਦੇ ਊ ਹਾਂਜੀ

ਮੈਂ ਕਹ ਰੀ ਆਂ ਕੇ ਇਨਾਂ ਦੇ ਕਿਲੇ ਬਾਰੇ ਦਸ ਸਕਦੇ ਊ

ਤੇ ਫ਼ਤੇਹ ਗਢ਼ ਦੀ ਵਾਸਾਰੀ ਕੀਤੀ ਸੀ ਪੰਜ ਕਿਲੇ ਓਨਾਂ ਨੇ ਵਾਸਾਨੀ ਸੀ ਏਥੇ ਤੇ ਗੁਰੂ ਗੋਵਿੰਦ ਸਿੰਘ ਜੀ ਨੇ ਨਾ ਕੇਸ ਗਢ਼ ਨੂ ਕੇਂਦਰ ਵਿਚ ਰਖ ਕੇ ਤੇ ਓਨਾਂ ਦੇ ਆਲੇ ਦਵਾਲੇ ਜੇਰੇ ਸੀ ਊ ਪੰਜ ਕਿਲੇ ਊ ਸਾਰੇ ਸੀ ਕੇਸ ਗਢ਼ ਦੇ ਅਸਥਾਨ ਤੇ ਸਨ ਸੋਲਾਂ ਸੂ ਨੇਰਾਂਵਾਯ ਦੀ ਜੇਰੀ ਵਸਾਖੀ ਵਾਲੇ ਦਿਨ ਪੰਜ ਤ੍ਯਾਰ੍ਯਾਂ ਦੀ ਚੋਉਣ ਕਰ ਕੇ ਖਾਲਸਾ ਪੰਥ ਦੀ ਸਾੜਨਾ ਕੀਤੀ ਸੀ ਆਚਾ ਆਚਾ ਤੇ

ਹਾਂਜੀ ਮੈਂ ਤਾਣੁ ਦਸਦੀ ਆਂ ਕੀ ਗੋਵਿੰਦ ਆਯ ਜੇਰਾ ਕਿਲਾ ਅਨਾਦ ਗਢ਼ ਦਾ ਆਯ ਨਾ ਗੁਰੂ ਗੋਵਿੰਦ ਸਿੰਘ ਜੀ ਨੇ ਅਨਾਦ ਪੁਰ ਸਾਹਿਬ ਦੇ ਵਿਚ ਸਬ ਤੋਂ ਪਹਲਾ ਕਿਲਾ ਅਨਾਦ ਪੁਰ ਸਾਹਿਬ ਈ ਉਤਾਰਯ ਸੀ ਤੇ ਈਯ ਜੇਰਾ ਸੀ ਅਪ੍ਰੈਲ ਸੋਲਾਂ ਸੂ ਉਨਾਨ੍ਵਾਯ ਦੇ ਵਿਚ ਬੰਨਾ ਸ਼ੁਰੂ ਹੋਯਾ ਤੇ ਆਯ ਕਿਲਾ ਜੇਰਾ ਆਯ ਆ ਸਬ ਨਾਲੋਂ ਮਜਬੂਤ ਟੀ ਓਹ੍ਕਾ ਕਿਲਾ ਮਾਨ੍ਯ ਜਾਂਦਾ ਆਯ ਆ ਆਚ ਹਾਂਜੀ ਤੇ ਏਇਕ ਕਿਲਾ ਲੋਵ ਗਢ਼ ਵੀ ਆਯ ਹੋਲ ਗਢ਼ ਵੀ ਆਯ ਫ਼ਤੇਹ ਗਢ਼ ਵੀ ਆਯ ਹੈਨਾ ਹਾਂਜੀ ਹਾਂਜੀ ਇਨਾਂ ਬਾਰੇ ਵੀ ਤਨੁ ਦਾਸਨਿ ਆਂ ਕੇ ਜੇਰਾ ਕਿਲਾ ਲੋ ਗਢ਼ ਆਯ ਆ ਊ ਤੇ ਖਾਸ ਏਹ੍ਮੀਅਤ ਰਖਦਾ ਵਾ ਕੇ ਈਯ ਕਿਲਾ ਜੇਰਾ ਵਾ ਊ ਸਤ ਗੁਰੂ ਦਰਯਾ ਦੇ ਕੰਡੇ ਤੇ ਆ ਤੇ ਜੇਰਾ ਕਿਲਾ ਹੋਲ ਗਢ਼ ਆਯ ਆ ਊ ਤੀਜਾ ਕਿਲਾ ਆਯ ਆ ਤੇ ਤੀਜੇ ਕਿਲੇ ਹੋਲ ਗਢ਼ ਦਾ ਫ਼ਲਸਫ਼ਾ ਆਯ ਆ ਕੀ ਊ ਸਦਾ ਕਾਯਾਸ਼ਿਲ ਰਹਨ ਦਾ ਸਨੇਹਾ ਦੇਂਦਾ ਆਯ ਆ ਤੇ ਜੇਰਾ ਓਨਾਂ ਨੇ ਚੋਥਾ ਕਿਲਾ ਵਾਸਾਰਯ ਸੀ ਫ਼ਤੇਹ ਗਢ਼ ਦਾ ਊ ਜੇਰਾ ਆਯ ਆ ਊ ਆਸ਼ਾ ਵਾਦੀ ਤੇ ਚਾਰ੍ਹਦੀ ਕਲਾ ਵਿਚ ਰਹਨ ਦਾ ਸਨੇਹਾ ਦੇਂਦਾ ਆਯ ਆ ਹਮੇਸ਼ਾ ਆਚ ਹਾਂਜੀ ਤੇ ਕਿਲਾ ਅਨਾਦ ਪੁਰ ਸਾਹਿਬ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

ਹੋਲਾ ਮਹਲਾ ਜੇਰਾ ਆਯ ਆ ਨਾ ਊ ਦੋ ਸ਼ਬਦਾਂ ਦੇ ਸਮੇਲ ਤੋਂ ਬਨਯ ਆਯ ਆ ਹੋਲਾ ਦਾ ਮਤਲਬ ਆਯ ਆ ਹਮਲਾ ਕਰਨਾ ਤੇ ਮੁਹਲਾ ਦਾ ਮਤਲਬ ਆਯ ਆ ਕੀ ਜੇਰੀ ਜਗਾ ਤੇ ਹਮਲਾ ਕਰਨਾ

ਲੋਕਾਂ ਦਿਯਾ ਟੋਲਿਯਾਂ ਤੇ ਖਾਲਸੇ ਦਾ ਟੋਲਾ ਲੋਕਾਂ ਡਿਯਨ ਬੋਲਿਯਾੰ ਤੇ ਖਾਲਸੇ ਦਾ ਬੋਲਾ ਲੋਕਾਂ ਡਿਯਨ ਹੋਲਿਯਾਂ ਤੇ ਖਾਲਸੇ ਦਾ ਹੋਲਾ ਜੇਰਾ ਹੋਲਾ ਮਹਲਾ ਆਯ ਆ ਊ ਸਤਰਾਂ ਸੂ ਏਕੀ ਦੇ ਵਿਚ ਗੁਰੂ ਗੋਵਿੰਦ ਸਿੰਘ ਸਾਹਿਬ ਨੇ ਅਰਾਮ੍ਬ ਕੀਤਾ ਤੇ ਅਨਾਦ ਗਢ਼ ਤਨ ਅਰਾਮ੍ਬ ਹੋ ਕੇ ਲੋ ਗਢ਼ ਜੇਰਾ ਆਯ ਸਮਾਪਤ ਹੁੰਦਾ ਆਯ ਆ ਹੋਲਾ ਮਹਲਾ ਏਥੋਂ ਦੀ ਜੇਰੀ ਹੋਲਾ ਮਹਲਾ ਸੀ ਆਯ ਅਨਾਦ ਪੁਰ ਡੀ ਵਿਚ ਈ ਸ਼ੁਰੂ ਹੋਯਾ ਸੀ ਆਚਾ ਆਚਾ

ਠੀਕ ਆ

ਜੀ ਹੋਲਾ ਅਰਬੀ ਪਾਸ਼ਾ ਦਾ ਸ਼ਾਬ੍ਧ ਤੋਂ ਹੋਲ ਤੋਂ ਬਨਯ ਵਾ ਜੇਦਾ ਏਆਰਥ ਹੇਗਾ ਵਾ ਕੀ ਭਲੇ ਕਮਾਨ ਲੈ ਜੂਝਨਾ ਤੇ ਸੀਸ ਤਲੀ ਤੇ ਤਾਰ ਕੇ ਲਾਰਨਾ ਤਲਵਾਰ ਇ ਧਰ ਤੇ ਚਲੰਦਾ ਆਯ ਕਿਤੇ ਗਾਯ ਆ ਤੇ ਮੁਹਲਾ ਸ਼ਾਬ੍ਧ ਦਾ ਅਰਥ ਆਯ ਆ ਕੀ ਊ ਅਸਥਾਨ ਜਿਥੇ ਕੀ ਫ਼ਤੇਹ ਕਰਨ ਤੋਂ ਬਾਅਦ ਟਿਕਾਣਾ ਕੀਤਾ ਜਾਵੇ ਤੇ ਦਸ਼ਮੇਸ਼ ਪਿਤਾਜੀ ਨੇ ਨਗਰ ਚੁਕੇ ਸਾਮਾਝ ਦਾ ਦਬੇ ਖੁਚ੍ਲ੍ਯ ਤੇ ਲਾਟਰੀ ਜਾ ਰਹੀ ਮਨੁਖਾਂ ਨੂ

ਓਨਾਂ ਨੇ ਚਾਰਾਂ ਪਹਲੋ ਦੀ ਥਾਂ ਖੰਡੇ ਬਾਟੀ ਦਾ ਅਮਰਤ ਤੇ ਹੋਲੀ ਦੀ ਥਾਂ ਹੋਲਾ ਮਹਲਾ ਪ੍ਰਚਲਿਤ ਕੀਤਾ ਸੀ ਤੇ ਆਜ਼ਾਦੀ ਪ੍ਰਾਪਤ ਤੇ ਜੋਸ਼ ਪੈਦਾ ਕਰਨ ਲੈ ਗੁਰੂ ਜੀ ਨੇ ਜਿਥੇ ਨਾਵਾ ਜਿਵੇਂ ਬਕ੍ਸ਼੍ਯ ਓਥੇ ਭਾਰਤੀ ਸਮਾਜ ਨੂ ਓਨਾਂ ਦਾ ਰੀਤੀ ਰਿਵਾਜਾਂ ਟੀ ਓਨਾਂ ਡੀ ਟੁਹਾਰ ਮਨਾਂ ਦੇ ਢੰਗਾਂ ਵਿਚ ਇੰਕ਼ਲਾਬੀ ਤਾਬ੍ਦੀਲਿਯਾ ਲੈਨ੍ਦਿਯਾਂ ਤੇ ਭਾਈ ਏਕਨ ਸਿੰਘ

ਕੋਈ ਦਲ ਕਾਬਿਜ਼ ਹੋ ਜਾਂਦਾ ਆਯ ਤੇ ਓਥੇ ਹੀ ਦਰਬਾਰ ਲਗਦਾ ਸ਼ਾਸ਼ਤਰ ਧਾਰੀ ਤੇ ਗਜਨੀ ਤੇ ਕਮਾਲ ਵਿਖਾਂਦੇ ਪਰ ਹੋਲੀ ਹੋਲੀ ਆਯ ਜੇਰੀ ਸ਼ਾਬ੍ਧ ਜਾਲੂਸ ਲੈ ਪਰਚਲਤ ਹੋ ਗਾਯ ਜੋ ਫੋਜੀ ਸਾਜ ਕੇ ਤੇ ਆਹ ਫੋਜੀ ਜੇਰੇ ਸੀ ਊ ਸਾਜ ਭਜ ਕੇ ਨਾਗਾਰ੍ਯਾਂ ਦੀ ਚੋਟ ਨਾਲ ਅਨੰਦੁ ਪੁਰ ਸਾਹਿਬ ਵਿਚ ਏਇਕ ਭੁਰਤਾਂ ਤੋਂ ਦੋਜਯ ਭੁਰ੍ਤਾਮਾਂ ਦੀ ਯਾਤਰਾ ਲੈ ਨਿਕਲਦਾ ਸੀ ਆਚਾ ਆਚਾ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

ਹੋਲੀ ਨੂ ਏਇਕ ਨਵੀ ਉਪਮਾ ਹੋਲਾ ਮੁਹਲਾ ਦੇਣ ਦਾ ਉਪਮਾ ਸਿਖ ਨੂ ਅਨ੍ਯ ਜ਼ੁਲਮ ਓਤੇ ਸਚ ਟੀ ਨਯੀ ਦੀ ਜੀਤ ਦਾ ਸੰਕਲਪ ਦ੍ਰੇਰ ਕਰਵਾਨਾ ਸੀ ਤੇ ਗੁਰੂ ਗੋਵਿੰਦ ਸਿੰਘ ਜੀ ਵਲੋਂ ਮੁਰਦਾ ਹੋ ਚੁਕੀ ਭਾਰਤੀ ਖਾਲ੍ਕ਼ਾਤ ਨੂ ਓਸ ਵੀਲਾਯ ਦੇ ਜਬਰ ਤੇ ਜ਼ਾਲਿਮ ਹਕੀਮਾਂ ਖਿਲਾਫ਼ ਸੰਗਾਰ੍ਸ਼ ਕਰਨ ਤੇ ਕ਼ੋਉਮ ਚ ਜੋਸ਼ ਪੈਦਾ ਕਰਨ ਲੈ ਪੁਰਾਤਨ ਹੋਲੀ ਦੇ ਤੇਉਹਾਰਾਂ ਨੂ ਨਾਵਾ ਰੂਪ ਦੇ ਕੇ ਸਤਰਾਂ ਸੂ ਏਇਕ ਵਿਚ ਹੋਲੇ ਮੁਹਾਲੀ ਦੀ ਜੇਰੀ ਪਰਮ੍ਪਰਾ ਊ ਆਰੰਭ ਕੀਤੀ ਗਈ ਸੀ ਓਨਾਂ ਵਲੋਂ ਖਾਲਸਾ ਈ ਫੋਜਾਂ ਦਾ ਦੋ ਮੰਸੋਈ ਦਾਲ੍ਲਾਂ ਚ ਸ਼ਾਸ਼ਤਰ ਵਿਦ੍ਯਾ ਤੇ ਜੰਗੀ ਮੁਕ਼ਾਬ੍ਲਾਯ ਕਰਵਾਯ ਜਾਂਦੇ ਸਨ ਤੇ ਚੰਗਾ ਪ੍ਰਦਰਸ਼ਨ ਕਰਨ ਵਾਲੀਆਂ ਨੂ ਸਮਾਨਿਤ ਕੀਤਾ ਜਾਂਦਾ ਸੀ ਆਚਾ ਆਚਾ ਹਾਂ ਸਮਾਨਿਤ ਕੀਤਾ ਜਾਂਦਾ ਸੀ ਤੇ ਹੋਰ ਮਤਲਬ ਏਥੇ ਕੀ ਗੁਰੂ ਸਾਹਿਬਾਨ ਨੇ ਇਨਾਂ ਪਰੰਪਰਾਗਤ ਤੇਉਹਾਰਾਂ ਵਿਚ ਨਾਰੋਵਾ ਤੇ ਰੇਹਾਸ੍ਮੈ ਪ੍ਰੇਵਾਰਤਾਂ ਲਿਆਣਾ ਚੰਦੇ ਸਨ ਅਸੀਂ ਲੈ ਸਤ ਗੁਰੂ ਨੇ ਜੇਰਾ ਗੁਰੁਮਤ ਸਭ੍ਯਾਚਾਰ ਓਸ ਵਿਚ ਪਰਚਲਤ ਭਾਰਤੀ ਤੇਉਹਾਰਾਂ ਨੂ ਪਰ੍ਮਾਰਤ ਦੇ ਅਰਥਾਂ ਵਿਚ ਬਦਲ ਕੇ ਰੂਪ ਮਨ ਕੀਤਾ ਟਾਕੀ ਇਨਾਂ ਜੋ ਮਤਲਬ ਇਨਾਂ ਸਮਾਜ ਨੂ ਕੋਈ ਉਤਾਰੂ ਸੇਧ ਪਰਧਾਨ ਕੀਤੀ ਜਾ ਸਕੀ ਤੇ ਖਾਲਸੇ ਵਲੋਂ ਹੋਲਾ ਤਲਵਾਰਾਂ ਬਰ੍ਚਿਯਾਂ ਤੇ ਨੇਜ਼ਾਯਾਂ ਨਾਲ ਖੇਡੀਆ ਜਾਂਦਾ ਆਯ ਆ ਤੇ ਹੋਲੀ ਦਾ ਆਯ ਬਦਲ ਕੇ ਹੋਲੇ ਮੁਹਾਲੀ ਦੇ ਰੂਪ ਵਿਚ ਜੇਰਾ ਆਯ ਆ ਊ ਨਾਵ ਸੰਕਲਪ ਵਿਚੋਂ ਏਨੁ

ਮੇਯਰ ਸੇ ਮੇਯਰ paper ਸੇ ਮਾਤੋਅਰ ਆ ਸਾਡੀ ਲਾਗੇ ਏਈ ਆ ਸਤ੍ਟਰ writer ਚ ਮੇਰਾ paper ਸੇ ਪਹਲਾ ਮੈਂ ਸੁਭਾ ਮੇਰਾ ਯਾਰ ਦੋਸਤ ਏ ਮੇਰਾ friend ਆਯ ਮੀਤੁ ਮੈਂ ਸਬ ਤੋ ਪਹਲਾ ਮੇਰਾ charger ਹੀਨੀ ਸੇ ਮੇਰੀ ਖੋਲ ਮੈਂ ਓਦੇ ਖੋਲ ਗਿਆ ਮੀਤੁ ਹੋਰ ਮੇਰਾ phone ਬੰਦ ਸੇ ਵੀ ਮੀਤੁ ਮੀਰੀ ਬੀਤ ਕਰਦਾ ਹੁਣ ਫਿਰ ਮੈਂ ਓਦੇ ਕਾਰ ਕੋ ਗਿਆ

ਬਾਅਦ ਚੋ ਮੈਂ ਕਰੀ ਗਿਆ ਕਰੀ ਜਾ ਕੀ ਨਾ ਟੋਹ ਕੀ ਓਹੀ ਗਿਯਰ ਬਾਰਾਂ ਵਜੀ ਫਿਰ ਮੈਂ ਓਤੇ ਸਤ੍ਟਰ writer ਮੇਯਰ paper ਸੇ ਫਿਰ ਅਜੇ ਇਕ ਤਾਵਾਨੁ ਮਾਏਦਾਰ ਗਲ ਦਸ ਦਸਾਂ ਲਾਗ੍ਯਾਂ ਅਜੇ ਕਲੋਲ ਡੀਖੋ ਮੇਰੀ ਨਾਲ ਕੀ ਹੋਈ ਮੈਂ ਓਟੀ ਬਯ੍ਤ੍ਯਾਂ ਸੇ ਪਹਲਾ ਜੇਯ੍ਰੀ ਮੇਰੀ photo ਸੇ ਨਾ ਊ ਸਰਦਾਰ ਦੀ ਸੇ ਬਾਅਦ ਚੋ ਵੋ ਮੈਂ ਸਰਦਾਰ ਨਾਈ ਹੇਯ੍ਗਾ ਮੈਂ ਮੋੰਨਾਗ ਗਾਂ

ਬੀ ਹਨ ਬੀ ਨਾਈ ਤੂੰ ਆਪ ਤਾ ਹੈ ਹੀ ਨਾਈ ਤੂ ਲਗਦਾ ਏਈ ਨਾਈ ਤੂ ਤਾਂ ਮੁੰਦਰਾਂ ਪੀ ਬਯ੍ਤਾਯਾਂ ਹੇਯ੍ਗਿਆ ਫਿਰ ਮੈਂ madam ਨੂ ਸੰਜਯ ਨਾਈ ਮੇਰੇ ਮੁਮ ਮਾਡਲ ਨੀ ਪੋਚਿਆ ਤਵਾਦੀ mother ਦਾ ਨਾਮ ਵਾ ਮੇਰਾ date of birth ਸਾਰਾ ਕੁਛ madam ਨੀ ਪੋਚ੍ਯਾ ਫਿਰ ਮੈਂ ਓਨਾ ਨੂ ਦਸ੍ਯ ਬੀ ਹਾਂਜੀ madam ਗ ਮੈਂ ਹੀ ਆ ਮੇਰੀ daydi ਦਾ ਨਾਮ ਪੋਚ੍ਯਾ ਜਸਵੀਰ ਸਿੰਗ ਜੋ ਵੀ ਸੇ ਮੈਂ ਪੋਰ proper ਨਾਮ ਦਸ੍ਯ ਤਾ ਕੇਰ ਕੀ ਓਨਾ ਨੀ ਮੀਨੁ paper ਦਿਨ ਦਿਤਾ ਬਾਅਦ ਚੋ ਮੈਂ paper ਦੀ ਕੀ ਆ ਗਿਆ ਬਾਅਦ ਚੋ ਮੈਂ ਯਾ ਆਯਤੇ ਮੋਲੀ ਮੈਂ park ਚ ਮਿਲਾਯਾ ਓਨਾ ਨੂ ਓਨਾ ਨੀ ਮੀਨੁ ਦਸ੍ਯ ਬੀ ਆ scheme ਏ ਏਡਾ ਪੀਸੀ ਕਮਾ ਹੁੰਦੇ ਹਨ ਫਿਰ ਮੈਂ ਇਸ ਕੇਰ ਕੀ ਓਨਾ ਨੂ ਕੇਯ੍ਹਾ ਬੀ ਹਨ ਯਾਰ ਮੀਨੁ ਵੀ ਪੈਸੇ ਦੀ ਨਿਡ ਆ ਮੈਂ ਵੀ ਕਾਮਨਾ ਚਾਹੰਦਾ ਇਸ ਕੇਰ ਕੀ ਮੈਂ ਤਾਵਾਨੁ ਫਿਰ ਦਸ੍ਯ ਆਯ੍ਟੀ ਸਾਡੀ ਪੀਂਦ ਚ ਮੇਰਾ ਪ੍ਰਹ ਦਾ ਇਕ ਸਾਥੀ ਊ ਯੇਤੀ ਬੋਹਤ ਬਾਰੀ ਕੋਟੀ ਪੀ ਹੋਈ ਆ ਫਾਰ ਏ ਮੇਰਾ friend ਏ ਬਿਲਕੁਲ ਮੇਰੀ ਨਾਲ ਰਹੰਦਾ ਹਾਨਾ ਊ ਪਹਲਾ ਓਵੀ ਸਰਦਾਰ ਹੁੰਦਾ ਸੇ ਊ ਵੀ ਮੋਨਾ ਇਸ ਕੇਰ ਕੀ ਮਾਨ੍ਯ ਬੀ ਹਨ ਯਾਰ ਸਰਦਾਰ ਹੀ best ਲਾਗ ਦੀ ਨੀ ਮੋਨਿਯਾ ਦੀ ਸੋਨੀ ਵੀ ਨਾਈ ਲਾਗ ਦੀ ਪਰ ਯਾਰ ਤੁਸਾ ਚੀਜਾਂ ਊ ਚੀਜਾ ਕੇਰ ਕੀ ਮਨੁ ਅਪਨੀ ਵਾਲ ਕਾਟਨੀ ਪਾਏ ਹੋਣ ਮੈਂ ਓਥੋਂ ਦਸ ਨਾਈ ਸਕਦਾ ਕੀ ਰਾਜੋਂ ਸੇ ਇਕ ਮੇਰਾ ਯਾਰ ਦੋਸਤ ਆ ਸੋਕਾ ਆਯ ਊ ਇਟਲੀ ਤੋ ਯਾ ਹੋਯਾ ਹੈ ਪਹਲਾ ਓਦੇ daydi ਗਾਏ ਸੇ ਦੋ number ਚ ਦੋ number ਚ ਓਦੇ ਪਾਪਾ ਗਾਏ ਓਤੇ ਰਹੀ ਓਹੋ ਟੀ ਇਟਲੀ ਕਲੋ ਜੰਗਲਾਂ ਚ ਰੀ ਪਟੀ ਖਾ ਖਾ ਕੀ ਊ ਸਾਰਾ ਚੀਜਾ ਵੀ ਓਨਾ ਨੀ fruit ਖਾ ਖਾ ਕੀ ਸਾਰਾ ਫਿਰ ਬਾਅਦ ਚੋ ਓਦੇ ਕਰੀ ਦੋ ਮਾਹਿਨੀ ਬਾਅਦ ਓੜੀ ਗਲ ਹੋਈਏ ਦੀ ਹੈ ਓਦੇ ਪਾਪਾ ਨਾਲ ਓਤੇ ਏਯ੍ਡੀ ਜੇਰੀ local ਸੇ ਓਨਾ ਨੀ ਇਕ ਦਿਕ੍ਯ ਬੀ ਹਨ ਸਰਦਾਰ ਬੰਦਾ ਆਏ ਕਪਰੇ ਕੁਪ੍ਰਾਯ ਪਤੇ ਹੋਏ ਨੀ ਬੀ ਜੰਗਲ ਜਾਨ੍ਗੁਲ ਰਿਹਾ ਫਿਰ ਓਦਾ ਨੀ ਓਦੇ daydi ਦੇ ਓਤੇ ਦੇ collage ਚ ਬਣਾਏ ਇਟਲੀ ਡੀ ਫਿਰ ਓਨਾ ਨੀ offer letter ਪਾਯ੍ਜੀ ਫਿਰ ਓਨਾ ਆਪਣੀ ਵੈਲੇਸ਼ ਸਾਡੀ ਫਿਰ ਮੇਰਾ friend ਸਾਡੀਆ ਫਿਰ ਓਤੇ ਊ school ਚ ਪਾਰ੍ਹ੍ਯਾ ਇਟਲੀ ਬਾਅਦ ਚ ਓਨਾ ਦਾ ਕਾਮ ਕਰ ਟਾਪ ਹੋ ਗਿਆ ਇਸ ਕੇਰ ਕੀ ਓਹੋ ਹੋਣ ਇੰਡੀਆ ਹੀ ਰੇਹ੍ਨ੍ਡੇ ਆ ਇੰਡੀਆ ਓਨਾ ਨੀ couter ਪਾਏ ਹੋਏ ਨੀ ਓਦੇ ਪਾਪਾ ਪੰਚ ਨੀ ਤੋਰਾ ਊ ਦਿਲ੍ਰੀ ਦਾ ਕਾਮ ਵੀ ਕੇਰ ਦੇ ਨੀ ਸਾਡੀ ਕਰ ਚ dealer ਬੋਹਤ ਨੀ ਇਕ ਸਾਡੀ ਪਿੰਡ ਚ ਕਲਾ ਹੁੰਦਾ ਸੇ ਕਾਬੂਟਰ ਬਾਜ਼ ਬੋ ਬੰਦਾ ਹੁੰਦਾ ਸੇ ਦਿਲ ਦਾ ਬੋਹਤ nice ਹੁੰਦਾ ਸੇ ਓੜੀ ਦਾਰੂ ਬੋਹਤ ਪੀਂਦਾ ਸੇ ਊਸਾਵੇਰੀ ਹੀ ਚਾਰ ਵਜੀ ਸ਼ੁਰੂ ਹੂ ਜਾਂਦਾ ਸੀ ਗਾ ਦਾਰੁਨ ਪੀਨਾ ਦਾਰੂ ਪੀ ਕੀ ਹੇ ਰਖਨੀ ਉਨੀਂ ਪੂਰਾ ਦੇਣ ਦਾਰੂ ਪੀ ਪੀ ਕੀ ਉਨੀਂ ਆਪਣਾ lever ਜੋ ਵੇ ਅੰਦਰ kidney ਕੁਡਨੀ ਸਾਰਾ ਕੁਛ ਫੇਲ ਹੂ ਗਯਾ ਉੜੀ death ਹੂ ਗੀ ਬਛੁ ਉੜੀ wife ਉੜਾ ਬਚਾ ਆਯ ਸਾਵੇਂ ਉਹੀ ਸਤ ਅਠ ਸਾਲ ਦਾ ਮੁੰਡਾ ਹੈਂ ਉੜਾ ਇਸ ਕਰ ਕੀ ਵਾਦੇਯਾ ਨੀ ਲਗਾ ਦਾ ਕੀ ਉੜੇ death ਹੂ ਗੀ ਹਾਨਾ ਉਦਯ ਨਿਯਾਨ ਹੁਣ ਕੀ ਕਰਨ ਗੀ ਮਾਨੇਯਨ ਪਾਸਾ ਹੈਂ ਗਾ ਸਾਰਾ ਕੁਛ ਹੈਂ ਗਾ ਪਰ ਬਚੀ ਤੂੰ ਬਿਨਾ ਮਾਂ ਬਾਪ ਦਾ ਨਾ ਬਚੀ ਦਾ ਮਾਂ ਬਾਪ ਬਿਨਾ ਕੁਛ ਬ ਨੀ ਹੈ ਗਾ ਹਾਨਾ ਨਿਆਣੀ ਉਮੇਰ ਵੇਚ ਵਾਸੀ ਏਡਾ ਹੁਣ ਨੀ ਚਾਹੇਦਾ ਕਿਸੀ ਦੀ mother ਦੀ ਕਿਸੀ ਦੀ papa ਦੀ death ਨੀ ਹੁਣੀ ਚਾਹੀ ਦੀ ਸਾਰੀ ਹੀ ਰਾਬ ਨੂ ਚਾਲੂ ਮੰਯਨ ਹੇ ਬੇ ਹਨ ਰਾਬ ਆਯ ਕੀਨੁ ਨੂ ਵੇ ਕਿਸੀ ਵੇ ਟੀਮੇ ਚਕ ਸਕਦਾ ਪਰ ਏਡਾ ਨੀ ਕਰਨਾ ਚੀ ਦਾ ਰਾਬ ਨੂ ਈਯ ਨਾ ਧ੍ਖਣਾ ਚੇਈ ਦਾ ਕੀ ਉਦੋਈ family ਚ ਕੋਉਣ ਆਯ ਸੰਬ੍ਯ ਅਲ ਹੈ ਗਾ ਯਾ ਨੀ ਹੈਂ ਗਾ ਬਚ ਚਕ ਨਾ ਚਿੜਾ ਰਾਬ ਨੂ ਇਸ ਕੇਰ ਕੀ

ਬੇ ਹਨ ਤੁਸੀਂ ਬੇ ਯਾਨ ਤਾ ਕਿਸੀ ਡੀ mother ਯਾ father ਨੂ ਨਾ ਚਾਕੂ ਨਿਆਣੀ ਉਮੇਰ ਚੁਣ ਬਛੁ ਕਲਾ ਇਨਤ ਬਣ ਜੇ ਉਗਲ ਬਦੇਯਾ ਨੀ ਹੈਂ ਗੀ ਹਾਨਾ ਕਿਸ ਕਰ ਕੀ ਓਮਿਨੁ ਬਿਲਕੁਲ ਵੇ ਬਦੇਯਾ ਨੀ ਲਗਦਾ ਬਾਕੀ ਮੇਰਾ ਏਕ friend ਹੈਂ ਕਰਨ ਏਕ ਮੇਰਾ friend ਹੈਂ ਘੁਲੁ ਚੂਰ ਮੇਰੀ ਨਾਲ ਰਹ੍ਨਾਦਾ ਸੀ ਏਥੀ ਚਿਲੀ ਪੇੰਦ੍ਤੁਨ ਮੇਰੀ ਨਾਲ ਬੁਹਤ ਜਾਦਾ ਰਹਾ ਫਲਾਂ ਬਦੇਯਾ ਹੁੰਦਾ ਸੀ ਕੁਛ ਬ ਨੀ ਕਰਦਾ ਸੀ ਬਚੁਨ ਉਕੁਚ ਚੜ ਦਾ ਨੀ ਹੈ ਗਾ ਇਸ ਕਰ ਲੀ ਉੜ ਕਰ੍ਡੀਨਾ ਨੀ ਉਨੂ ਕਰ ਤੂੰ ਬਹੇਰ ਕਰਤਾ ਬੇਦਖਲ ਕਰ ਤਾ ਪਰ ਓਹੁਨੁ ਕਰੀ ਹੀ ਨੀ ਰਹੰਦਾ ਇਸ ਕਰ ਕੀ ਮੀਨੁ ਬਦੇਯਾ ਹੀ ਨੀ ਲਗਦਾ ਹਾਨਾ ਤੂੰ ਨਿਆਣੀ ਉਮੇਰ ਚ ਤੂੰ ਬਦੇਯਾ ਕਰਨ ਲਗ ਗਯਾ ਕਾਮ ਉਨੂ ਮੈਂ ਬੁਹਤ ਸਮਜਯਾ ਯਾਰ ਨੀ ਯਾਰ ਤੇਨੁ ਏਡਾ ਨੀ ਕਰਨਾ ਚਾਹਿਦਾ ਅਪਨੀ ਮਾਨ ਬਾਪ ਬਰੀ ਸੋਚਣਾ ਚਾਹੇਈ ਦਾ ਪਰ ਮਾਨ ਬਾਪ ਨੀ ਵੇ ਉਨੂ ਬੇਦਾਖੇਲ ਕਰ ਤਾ ਉਦਯ ਮਾਤਾ ਪੀਟਨ ਨੂ ਵੇ ਸੋਚਣਾ ਚਾਹੇਈ ਦਾ

ਇਸ ਕਰ ਕੀ ਮਾਫ਼ੀ ਬੁਹਤ ਭੂਤ ਜ਼ਰੂਰੀ ਆਯ ਹੇਰ ਏਕ ਬੰਦੀ ਨੂ ਧ੍ਖਣਾ ਚਾਹੇ ਦਾ ਕੀ ਆਯ ਬੰਦੀ ਨੂ ਆਯ ਮੰਡੀ ਦੀ ਕੀ ਘਲਤੀ ਆਯ ਉਨੂ ਮਾਨ੍ਯ ਸਜ਼ਾ ਜ਼ਰੁਰ ਦੀਨੀ ਚਾਹੇਈ ਆਯ ਪੀ ਤੂੰ ਆਯ ਘਾਲਤ ਕਾਮ ਕੀਤਾ ਅਕਮ ਦੀ ਉਨੂ ਆ ਸਜ਼ਾ ਉਨੂ ਸਜ਼ਾ ਮਿਲਣੀ ਚੀ ਡੇਯ ਲੀਕਾਂ ਪਰ ਏਡਾ ਵੇ ਨੀ ਹੈ ਗਾ ਕੋਈ ਜਾਦਾ ਹੀ ਤੰਗ ਹੂ ਜੇ ਏਕ ਬਾਕੀ ਏਕ ਮੇਰਾ ਪਾਰੁਸੀ ਹੈਂ ਗਾ ਨੂਨਾ ਦਾ ਸਕੂਲ ਆਯ ਗੁਰ੍ਨੈਕ ਪੁਬ੍ਲਿਕ school ਹੈਂ ਗਾ ਉਨਾ ਡੀ ਨਿਯਾਨੀ ਬਾਤੀ ਬਹੇਰ ਗੀ ਹੂਯ ਨੀ ਕਿਨਿਦਾ ਨੂਨਾ ਦਾ ਮੁੰਡਾ ਏਥੀ ਵੇ ਰੰਡਾ ਨੂਨਾ ਕੋਲ ਬੁਹਤ ਜਾਦਾ ਪਾਸਾ ਨੂਨਾ ਕੋਲ ਉਨਾ ਨੂ ਮਿਲ੍ਲਿਓਂ ਮਿਲ੍ਲੋੰ ਡੀ ਸਬ ਨਾਲ ਪਾਸਾ ਹੀਨ ਨੂਨਾ ਦਾ ਆਪਣਾ Million ਆਯ ਤਾਂ ਵੇ ਉਬਾਦੇਯਾਂ ਨੀ ਸਾਡੀ ਪਾਰੁਸੀ ਦੁੰਟ ਤੋ ਅਰ੍ਰਾਸੇ ਏਕ ਸਾਡੀ ਨਾਲ ਓਸਿ company ਸੀ ਨਾ sorry ਮ੍ਵੇਈ ਚਾਚੀ ਉਨਾ ਦਾ ਕਰ ਸੀ ਨਾ ਉਨਾ ਡੀ ਉਦਯ ਨਾਲ ਉਨਾ ਨੀ ਪੀਜੀ ਪੈ ਆਯ ਉਨਾ ਨੀ ਉਨਾ ਨਾਲ ਬੁਭ੍ਤ ਆਚਾ ਕੀਤਾ ਪਹਨਾ ਉਨਾਨੀ ਕਿਹਾ ਤੁਸੀਂ ਕਰਾਤੀ ਰਹ੍ਲੋ ਬੀ ਏਨਾ ਕਰ ਖਾਲੀ ਕੇਰ ਦੋ ਕੀ ਮਨ ਚਾਟ ਲੌਵ੍ਨ ਕਰ ਖਾਲੀ ਕਰਨ ਤੂੰ ਬਾਦ ਉਨਾ ਨੀ ਉਨਾ ਨੂ ਕਰਾਯਾ ਵੀ ਨੂ ਦੇਤਾ ਉਨਾ ਨੀ ਅਪਨੀ ਪਾਲੀ ਤੂੰ ਲ੍ਕ੍ਰਾਯਾ ਦੇਤਾ ਕਰ ਵੇ ਸਾਰਾ ਟੁਟ ਗਯਾ ਬਚੁਨ ਉਨਾ ਦਾ ਬੁਹਤ ਕੈਸੇ ਚਲੀ ਯਾ ਮੇਰੀ ਚਾਹਾ ਜੀ ਉਨਾ ਦਾ ਬੁਤ time ਚਲਯ ਉਨਾ ਦਾ case ਫਾਸਲਾ ਹੂਯ ਨੀ ਮੇਰੀ ਚਾਚਾ ਜੀ ਉਨਾ ਕੋਲੁਨ ਉਨਾ ਨੀ case ਚੜਾ ਤਾ ਫੇਰ ਉਨਾ ਦਾ ਕਾਮ ਰੁਕ ਗਯਾ ਜੀਰਾਂ ਲਾੰਟਰ ਆਯ ਉ ਰੁਕ ਗਯਾ ਏਸ ਕਰ ਕੀ ਤਾਂ ਕਰ ਕੀ ਮੇਰੀ ਨਾਨਾ ਜੀ ਨਾ sorry ਚਾਚਾ ਜੀ ਚਾਚਾ ਜੀ ਕੋਲ ਖੁਦ ਦਾ case ਕੈਸੇ ਸੀ ਤਾਂ ਕਰ ਕੀ ਮੇਰੀ ਚਾਹਾ ਜੀ ਉ ਕਰ ਬਹ੍ਥ੍ਯ ਹੁਣ ਜੇਟ ਗੀ ਮੇਰੀ ਚਾਚਾ ਜੀ ਹੁਣ case

ਅੰਦਰ ਤਿਲਨ ਤੁਲਨ ਲਗਨ ਗਿਯਾਨਾ ਲਿਘ੍ਤਾਂ ਲੁਟਾਂ ਲਗਨ ਗਿਯਾੰ ਤਾਂ ਕਰ ਕੀ ਫੇਰ ਓਨਾਂ ਦਾ ਵਾਦਿਯ ਹੋ ਜੋ ਗਾ ਊ ਵੀ PG ਪਾਓ ਗੇ ਹੁਣ ਜਿਆਦਾ ਤਾਰ ਮੇਰੀ ਵੀ ਕੋਸ਼ਿਸ਼ ਅਹਿ ਆਯ

ਬਾਕੀ ਤੁਹਾਨੂ ਥੋਰਾ ਟੀਮ ਬਾਅਦ ਚੋਣ ਦਸਦਾ ਬਰਾਬਰ ਏਇਕ ਟੀਮ ਹੋਗਯਾ ਥੋਰਾ ਜੇਯ ਕੁ ਰਹ ਗਯਾ ਮੈਂ ਤੁਆਨੁ ਸਾਰਾ ਕੁਛ ਦਾਸੁ ਗਾ ਅਪਨੇ ਬਾਰੇ ਸੀ ਆਯ Tension ਤੁਹਾਡੀ Company ਬੋਹਤ ਵਾਦਿਯ ਲਾਗੀ ਮੇਨੂ ਗਲ ਕਰ ਕੇ ਸਾਰਾ ਕੁਛ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਬਬਲੂ ਜਿਵੇਂ ਕਿ ਅਸੀਂ ਆਪਾਂ ਪਹਿਲੀ ਪਿੱਛਲੀ ਵਾਰੀ ਜਿਹੜੀ ਗੱਲ ਕਰਦੇ ਸੀਗ਼ੇ ਉਹਨੂੰ ਆਪਾਂ ਮੁੱਖ ਰੱਖਦੇ ਹੋਏ ਉਹਦੇ ਬਾਰੇ ਗੱਲ ਕਰਦੇ ਹਾਂ ਦੁਬਾਰ ਤੋਂ ਤੇ ਹੁਣ ਦੇਖਿਆ ਜਾਏ ਤਾਂ ਆਪਾਂ ਜਿਹੜੀ ਆਪਣੀ ਗੱਲ ਹੈਗੀ ਇਹ ਜਿਵੇਂ ਜਿਵੇਂ ਸਾਡੇ ਮੌਸਮ ਤਿਉਹਾਰ ਹੁੰਦੇ ਨੇ ਉਹਦੇ ਬਾਰੇ ਆਪਾਂ ਹੁਣ ਗੱਲ ਕਰਦੇ ਹਾਂ ਗਰਮੀ ਦੀ ਰੁੱਤ ਬਾਰੇੇ ਗੱਲ ਕਰ ਸਕਦੇ ਹਾਂ ਜਾਂ ਫਿਰ ਸਾਡੇ ਕੋਲ ਭਾਰਤੀ ਰੁੱਤ ਚੱਕਰ ਦਾ ਵੀ ਸਾਰ ਹੈਗਾ ਆਪਾਂ ਪਹਿਲਾਂ ਸ਼ੁਰੂਆਤ ਜਿਹੜਾ ਇੱਥੋਂ ਆਪਾਂ ਕਰ ਲੈਂਦੇ ਹਾਂ। ਉੱਤਰੀ ਭਾਰਤੀ ਵਿ~ ਰੁੱਤ-ਚੱਕਰ ਨਿ~ ਨਿਬੰਧ ਮਹਿੰਦਰ ਸਿੰਘ ਰੰਧਾਵਾ ਅਤੇ ਦਵਿੰਦਰ ਸਤਿਆਰਥੀ ਦੀ ਰਚਨਾ ਹੈ, ਇਸ ਵਿਚ ਲੇਖਕਾਂ ਨੇ ਉੱਤਰ ਭਾਰਤ ਦੀਆਂ ਰੁੱਤਾਂ ਤੇ, ਦ~ ਉਨ੍ਹਾਂ ਦੇ ਦ~ ਬਦਲਣ ਦੇ ਅਨੁ~ ਅਦਭੁਤ ਕੁਦਰਤੀ ਵਾਤਾਵਰਨ ਦਾ ਬੜੇ ਚਿਤਰਾਤਮਿਕ ਤੇ ਸਜੀਵ ਰੂਪ ਵਿਚ ਵਰਣਨ ਕੀਤਾ ਹੈ ਰੁੱਤਾਂ ਦੀ ਵੰਡ ਲੇਖਕ ਦੱਸਦੇ ਹਨ ਕਿ ਭਾਰਤਵਰਸ਼ ਛੇ ਰੁੱਤਾਂ ਦੇ ਵਿਚ ਵੰਡਿਆ ਹੋਇਆ ਹੈ ਤੇ ਹਰ ਰੁੱਤ ਦੇ ਦੋ ਦੋ ਮਹੀਨੇ ਹੁੰਦੇ ਹਨ ਅਤੇ ਅਸੀਂ ਭਾਰਤੀਆਂ ਭਾਰਤ ਦੀਆਂ ਚਾਰ ਰੁੱਤਾਂ ਵੀ ਵੀ ਮੰਨ ਮੰਨ ਸਕਦੇ ਹਾਂ ਬਸੰਤ, ਗਰਮੀ, ਪਤਝੜ ਅਤੇ ਸਰਦੀ, ਜਿਹਨਾਂ ਨੂੰ ਦਿਨ ਦੇ ਚਾਰ ਹਿੱਸਿਆਂ ਸਵੇਰ ਦੁਪਹਿਰ, ਆਥਣ ਤੇ ਰਾਤ ਲਈ ਉਪਮਾ ਦਿੱਤੀ ਜਾ ਸਕਦੀ ਸੀਗੀ। ਬਰਾਂ~ ਬਾਰਾਂਮਾਹ ਤੇ ਭਾਰਤੀ ਕਵੀ, ਸਾਲ ਦੇ ਬਾਰਾਂ ਮਹੀਨਿਆਂ ਦੇ ਭਾਰਤੀ ਕਵੀਆਂ ਨੂੰ ਹਮੇਸ਼ਾ ਟੁੰਬਿਆ ਤੇ ਕਾਲੀਦਾਸ ਦੀ ਆਪਣੀ ਪ੍ਰਸਿੱਧ ਰਚਨਾ ਹੈ। ਰਿਤੂ ਸੰਹਾਰ ਵਿਚ ਰੁੱਖਾਂ, ਵੇਲਾਂ, ਬੂਟਿਆਂ, ਜੰਗਲੀ ਪੰਛੀਆਂ ਤੇ ਜਨੌਰਾਂ ਦਾ ਬੜਾ ਸਪੱਸ਼ਟ ਕੀਤਾ, ਕੇਸ਼ਵ ਦਾਸ ਨੇ ਆਪਣੇ ਬਣੇ ਬਾਰਾਂ-ਮਾਹ ਦਿਲ ਵਿੱਚ ਖਿੱਚਵਾਂ ਰੁੱਤ ਵਰਣਨ ਕਰਦਿਆਂ ਵੱਖ ਵੱਖ ਮੌਸਮਾਂ ਵਿਚ ਲੋਕਾਂ ਦੇ ਦੋ ਹ~ ਹਾਵਾਂ-ਭਾਵਾਂ, ਗਰਮ ਤੇ ਰਸਮ ਅਤੇ ਮਰਯਾਦਾਵਾਂ ਨੂੰ ਚਿਤਰਾਇਆ ਹੈ। ਕਾਂਗੜਾ ਕਲਮ ਦੇ ਚਿਤਰਕਾਰ ਨੇ ਕੇਸ਼ਵ ਦਾਸ ਦੇ ਸ਼ਬਦ ਚਿਤਰਾਂ ਨੂੰ ਬੜੀ ਯੋਗਤਾ ਨਾਲ ਤੇ ਚੰਗੇ ਰੇਖਾਵਾਂ ਮੂ~ ਮੂਰਤੀਕਰਨ ਬਾਰੇ ਦੱਸਿਆ ਹੈ। ਤੇ ਜਿਵੇਂ ਕਿ ਆਪਾਂ ਜਿਹੜੀ ਸਾਡੀ ਆਪਣੀ ਪਹਿਲੀ ਰੁੱਤ ਆ ਜਾਂਦੀ ਹੈ ਬਸੰਤ ਦੀ ਰੁੱਤ ਆਉਂਦੀ ਹੈ, ਹਿੰਦੁਸਤਾਨ ਬਸੰਤ ਦੇ ਬਹਾਰ ਦੇ ਦੋ ਵੱਡੇ ਚਿੰਨ੍ਹ ਹਨ, ਸਰ੍ਹੋਂ ਦੇ ਪੀਲੇ ਫੁੱਲ ਤੇ ਘੁੱਗੀਆਂ ਦੀਆਂ ਮਧੁਰ ਘੂੰ-ਘੂੰ। ਲੋਕ ਬਸੰਤੀ ਕੱਪੜੇ ਪਹਿਨ ਕੇ ਪਰ~ ਪ੍ਰਕਿਰਤੀ ਨਾਲ ਇਕ ਰਸ ਹੋ ਜਾਂਦੇ ਹਨ ਪ੍ਰਾਚੀਨ ਹਿੰਦੁਸਤਾਨ ਵਿਚ ਬਸੰਤ ਦੇ ਤਿਉਹਾਰ ਦੇ ਨੂੰ ਸੁੱਭ ਮੰਨਿਆ ਜਾਂਦਾ ਹੈ ਸੁਵ ਸੰਤਨਾ ਕਹਿੰਦੇ ਹਨ ਤੇ ਇਹ ਤਿਉਹਾਰ ਕਾਮ ਦੇਵ ਦੀ ਉਪਾਸ਼ਨਾ ਨਾਲ ਮਨਾਇਆ ਜਾਂਦਾ ਹੈ, ਇਸ ਰੁੱਤ ਵਿਚ ਟਾਹਲੀ ਦੇ ਰੁੱਖ ਪੀਲੀ ਭਾ ਮਾਰਦੇ ਰਹੇ ਆ ਤੇ ਹਰੇ ਪੱਤਿਆਂ ਨਾਲ, ਅਸ਼ੋਕ ਸੰਗਤਰੀ ਤੇ ਸੋਗਵੀ ਫੁੱਲਾਂ ਦੇ ਗੁੱਛਿਆਂ ਨਾਲ ਸਿ~ ਸਿੰਬਲ ਦੇ ਵੱਡੇ ਟਾਹਣੇ ਉੱਤੇ ਫੁੱਲਾਂ ਨਾਲ ਅੰਬਾਂ ਦੀਆਂ ਝੁੱਗੀਆਂ ਤੇ ਕੋਇਲਾਂ ਨੂੰ ਖਿੱਚਣ ਲਈ ਖਿੱਚਣ ਵਾਲੇ ਖੱਟੇ ਰੰਗਾਂ ਨੂੰ ਸੁਗੰਧਿਤ ਫੁੱਲਾਂ ਨਾਲ ਕਸੁੰਭੜੇ ਨਾਲ ਭਰ ਜਾਂਦੇ ਹਨ, ਇਸੇ ਤਰ੍ਹਾਂ ਪਟਾਕੀ ਤੇ ਅਲਸ~ ਅਲਸੀ ਦੇ ਨੀਲੇ ਫੁੱਲ ਵੀ ਖ਼ੂਬ ਨਜ਼ਾਰਾ ਬੰਨ੍ਹਦੇ ਹਨ। ਹਵਾ ਵਿਚ ਨਿੱਘ ਆ ਜਾਂਦੀ ਹੈ ਤੇ ਪਿਆਰ-ਕੁੱਠਿਆਂ ਉੱਤੇ ਇਕ ਅਜਬ ਤਰ੍ਹਾਂ ਦਾ ਆਲਮ ਛਾ ਜਾਂਦਾ ਹੈ ਜਦੋਂ ਢਾਕ ਦੇ ਰੁੱਖਾਂ ਨੂੰ ਖੇੜੇ ਨੂੰ ਆ ਜਾਂਦੇ ਹਨ। ਤਾਂ ਹੋਲੀ ਦਾ ਤਿਉਹਾਰ ਮਨਾਇਆ ਜਾਂਦਾ ਹੈ ਤੇ ਮਰਦ ਤੀਵੀਆਂ ਗੀਤ ਗਾਉਂਦੇ ਹਨ। ਕੁਸਮ ਤੇ ਪਲਾਸ ਧਾਰਮਿਕ ਰਹੱਸਵਾਦ ਮਿਸ਼ਰਨ ਮਿਸ਼ਰਨ ਕਿਹਾ ਜਾਂਦਾ ਇਸ ਸੰਬੰਧੀ ਚਿਤਰਾਂ ਵਿਚ ਪ੍ਰੇਮੀਆਂ ਤੇ ਪ੍ਰੇਮਕਾਵਾਂ ਦੇ ਇਕ-ਦੂਜੇ ਨੂੰ ਪ੍ਰਤੀ ਪ੍ਰਗਟ ਕੀਤੇ ਪਿਆਰ ਦੇ ਦ੍ਰਿਸ਼ ਦਿਖਾਈ ਦਿੰਦੇ ਹਨ। ਫੁੱਲਾਂ ਕੱਜਾਂ ਰੁੱਖਾਂ 'ਤੇ ਪੀਂਘਾਂ ਪਾਈਆਂ ਜਾਂਦੀਆਂ ਹਨ ਤੇ ਅਸਮਾਨ ਨਿਰਮਲ ਹੁੰਦਾ ਹੈ ਨਵੇਂ ਜਨਮ ਦੀ ਖ਼ੁਸ਼ੀ ਵਿਚ ਪ੍ਰਕਿਰਤੀ ਉਤੇਜਿਤ ਹੋ ਉੱਠਦੀ ਹੈ ਪ੍ਰੇਮ-ਪੀੜਾ ਦਾ ਜਨਮ ਹੁੰਦਾ ਹੈ ਤੇ ਹਰ ਕੋਈ ਆਪਣੇ ਜੋੜੇ ਦੀ ਭਾਲ ਕਰਦਾ ਨਜ਼ਰ ਆਉਂਦਾ ਹੈ, ਪੁਸ਼ਪ ਗਹਿਣੇ ਪਾਈਆਂ ਸੁਖੀਆਂ ਕ੍ਰਿਸ਼ਨ ਦੇ ਦੁਆਲੇ ਨੱਚਦੀਆਂ ਨੱਚਦੀਆਂ ਟੱਪਦੀਆਂ ਅਤੇ ਸੰ~ ਸੰਧਿਆ ਦੀ ਲੀਲਾ 'ਚ ਰਚਾਉਂਦੀਆਂ, ਜਿਸਨੂੰ ਵੇਖ ਕੇ ਰਾਧਾ ਕੰਬਣ ਅਤੇ ਨੈਣ ਆਪਣੀਆਂ ਆਪਣੀਆਂ ਕੂਲੀਆਂ ਪੰਖੜੀਆਂ ਨੂੰ ਇਕ ਦੇਵੀ ਦੇ ਅ~ ਗੌਰਵ ਵਿਚ ਖਿੱਲਦੇ ਹਨ, ਕ੍ਰਿਸ਼ਨ ਦੀ ਸੁੰਦਰਤਾ ਪੂਰਨਮਾਸ਼ੀ ਦੀ ਰਾਤ ਵਾਲੀ ਝੀਲ ਦੇ ਕੰਢਿਆਂ ਨੂੰ ਚਾਨਣ ਨਾਲ ਭਰ ਦਿੰਦੀ ਹੈ ਤੇ ਇਸ ਵਿਚ ਰੁੱਤ ਕਈ ਭਾਂਤ ਦੀ ਜਾਲ-ਲੀਲ੍ਹਾ ਦਾ ਵੀ ਆਨੰਦ ਮਾ~ ਮਾਣਿਆ ਜਾਂਦਾ ਹੈ ਬਹਾਰ ਹੌਲੀ ਹੌਲੀ ਗਰਮੀ ਵਿੱਚ ਬਦਲ ਜਾਂਦੀ ਹੈ ਅਲ~ ਅਪਰੈਲ ਦੇ ਪਹਿਲੇ ਹਫ਼ਤੇ ਵਿੱਚ ਹੀ ਗ਼ਰਮੀ ਵਧਣੀ ਆਰੰਭ ਹੋ ਜਾਂਦੀ ਹੈ ਪਾਕੜ ਰੁੱਖ ਤਾਂਬੇ ਰੰਗੇ ਪੱਤਿਆਂ ਨਾਲ ਭਰ ਜਾਂਦੇ ਹਨ। ਸੇਜਲ ਥਾਂਵਾਂ ਉੱਤੇ ਹਜ਼ਾਰਾਂ ਜੁਗਨੂੰ ਤਾਰਿਆਂ ਵਾਂਗ ਸੁਨਹਿਰੀ ਤੰਦਾਂ ਕੱਤਦੇ ਨਜ਼ਰ ਆਉਂਦੇ ਹਨ, ਰੁੱਖਾਂ ਦੇ ਪ~ ਸੁੱਕੇ ਪੱਤੇ ਉੱਡਦੇ ਫਿਰਦੇ ਹਨ ਤੇ ਦੇ ਹੇਠਾਂ ਵਚਿੱਤਰ ਭਾਂਬੜ ਜਿਹੇ ਭੜਕਦੇ ਹਨ, ਨਿੰਮ ਤੇ ਸ਼ਰੀਹਾਂ ਦੇ ਫੁੱਲਾਂ ਨੂੰ ਸੁਗੰਧੀ ਨਾਲ ਹਵਾ ਮਹਿਕ ਜਾਂਦੀ ਹੈ ਸ਼ਰੀਂਹ ਦੀਆਂ ਫਲੀਆਂ ਦੀ ਖੜ-ਖੜ ਰਾਤ ਦੀ ਇਕਾਂਤ ਵਿਚ ਵਿਘਨ ਪਾਉਂਦੀ ਹੈ ਮਹੂਏ ਦੇ ਜੰਗਲੀ ਫੁੱਲਾਂ ਤੇ ਗੁਲਮੇਹ ਦੇ ਸੁੱਖਾਂ ਫੁੱਲਾਂ ਉੱਤੇ ਇਹ ਫ਼ਰਕ ਪਾਉਂਦੀ ਹੈ। ਗਰਮ ਲੂਆਂ ਨਾਲ ਹਰਿਆਲੀ ਝੁਲਸ ਜਾਂਦੀ ਹੈ ਤੇ ਹੈ, ਤੇ ਘੁਰਨਿਆਂ ਵਿਚ ਲੋਟੇ ਹੁੰਦੇ ਹਨ, ਝੀਲਾਂ ਸੁੱਕਦੀਆਂ ਜਾਂਦੀਆਂ ਹਨ, ਤੀਆਂ ਮੱਝਾਂ ਜੀਭਾਂ ਲਮਕੀ ਚਿੱਕੜ ਵਿਚ ਬੈਠ ਜਾਂਦੀਆਂ ਹਨ, ਹਾਥੀ ਨੂੰ ਸੁੰਡਾਂ ਉੱਤੇ ਸੁੰਡਾਂ ਉਲਾਰਦੇ ਤੇ ਸੱਪ ਖੁੱਡ ਬਾਹਰ ਆ ਜਾਂਦੇ, ਜਾਂਦੇ ਹਨ ਅਤੇ ਸਾਡੇ ਜੀਵਨ ਨੂੰ ਵੀ ਇਹ ਬਹੁਤ ਜ਼ਿਆਦਾ ਪ੍ਰਭਾਵ ਪਾਉਂਦੇ ਹਨ। ਇਹ ਜਿਹੜਾ ਹੁੰਦਾ ਹੈ ਸਾਡੇ ਜੀਵਨ ਵਿੱਚ ਇਹ ਸਭ ਕੁੱਝ ਪ੍ਰਮਾਤਮਾ ਦੁਆਰਾ ਲਿਖਿਆ ਜਾਂਦਾ ਹੈ ਜੋ ਪ੍ਰਮਾਤਮਾ ਚਾਹੁੰਦਾ ਹੈ ਉਹੀ ਹੁੰਦਾ ਹੈ ਪ੍ਰਮਾਤਮਾ ਸਾਨੂੰ ਲੱਭਣ ਤੇ ਨੀ ਮਿਲਦਾ, ਪ੍ਰਮਾਤਮਾ ਦੀ ਸੇਵਾ ਕਰਨੀ ਪੈਂਦੀ ਹੈ ਤਾਂ ਜਾ ਕੇ ਪ੍ਰਮਾਤਮਾ ਮਿਲਦਾ ਹੈ। ਤੇ ਸਾਡੇ ਜਿਹੜੇ ਨਾਲ ਦੇ ਨੇ ਇਹ ਹੱਸੀ ਜਾਂਦੇ ਪਏ ਨੇ ਤੇ ਇਹਨਾਂ ਦੇ ਦੰਦ ਨਿਕਲੀ ਜਾਂਦੇ ਪਏ ਨੇ ਇਹਨਾਂ ਨੂੰ ਚਾਹੀਦਾ ਹੈ ਵੀ ਆਪਣੇ ਦੰਦ ਅੰਦਰ ਕਰਕੇ ਰੱਖਣ ਤਾਂ ਜੋ ਮੈਂ ਕੰਮ ਕਰ ਲਵਾਂ। ਠੀਕ ਹੈ ਜੀ ਤੇ ਏਦਾਂ ਹੀ ਜ਼ਿੰਦਗੀ ਚੱਲਦੀ ਰਹਿੰਦੀ ਹੈ ਜ਼ਿੰਦਗੀ ਕਦੇ ਰੁੱਕਦੀ ਨੀ ਤੇ ਨਾ ਹੀ ਰੋਕਣੀ ਚਾਹੀਦੀ ਹੈ। ਬਸੰਤ ਦੀ ਰੁੱਤ ਨੂੰ ਦੇਖਿਆ ਜਾਏ ਤਾਂ ਹੇਠਾਂ ਜੇਠ-ਹਾੜ੍ਹ ਦੀ ਝੁਲਸਦੀ ਗਰਮੀ ਤੋਂ ਮਗਰੋਂ ਬਦਲ ਅਸਮਾਨ ਉੱਤੇ ਪ੍ਰਗਟ ਹੁੰਦੇ ਹਨ ਜਿਨ੍ਹਾਂ ਨਾਲ ਜੱਟ ਦਾ ਮਨ ਖਿੜ ਉੱਠਦਾ ਹੈ ਤੇ ਠੰਢ ਲਈ ਤਾਂਘਦੇ ਪ੍ਰੇਮੀਆਂ ਨੂੰ ਤ੍ਰਿਪਤ ਮਿਲਦੀ ਹੈ, ਵੈਂਗਣੀ ਰੰਗ ਦੇ ਬੱਦਲਾਂ ਨੇ ਗਰਜ ਸੁਣ ਕੇ ਮੋਰ ਕੂਕਣ ਲਗਦੇ ਕੂਕਣ ਲੱਗਦੇ ਹਨ ਤੇ ਪੋਲਾਂ ਪੈਲਾਂ ਪਾਉਂਦੇ ਹਨ।

ਤੇ ਜਿਹੜੀ ਧੁਨ ਹੈ ਸਾਡੇ ਕੰਨਾਂ ਨੂੰ ਬਹੁਤ ਜ਼ਿਆਦਾ ਆਰਾਮ ਦਿੰਦੀ ਹੈਗੀ ਸਾਰਿਆਂ ਨੂੰ ਚਾਹੀਦਾ ਭਾਈ ਆਹ ਸੁਣੋ। ਬਰਸਾਤ ਦਾ ਮੌਸਮ ਪ੍ਰੇਮੀਆਂ ਦੇ ਦਿਲ ਨੂੰ ਖ਼ੁਸ਼ੀ ਨਾਲ ਭਰ ਦਿੰਦਾ ਹੈ, ਹਾਥੀ ਮੀਂਹ ਨੂੰ ਮਾਣਦੇ ਤੇ ਮਾਘ, ਬਾਘ

ਅਮ ਬਦਲਾਂ ਨਾਲ ਭਰ ਦਿੰਦੇ ਹਨ ਤੇ ਸਮੁੱਚੀ ਧਰਤੀ ਹੇ~ ਹਰੇ ਘਾਹ ਦੇ ਕਾਲੀਨ ਨਾਲ ਢੱਕ ਜਾਂਦੀ ਹੈ। ਲਾਲ ਸੂਹਾ ਮਖ਼ਮਲੀ ਝੀਲਾਂ ਦੀ ਜੋ ਹੈ ਇਹ ਸਾਡੇ ਦਿਲਾਂ ਨੂੰ ਬਹੁਤ ਜ਼ਿਆਦਾ ਮੋਹ ਪਾਉਂਦੀ ਹੈ। ਅੱਜ ਦਾ ਜਿਹੜਾ ਆਪਣਾ ਵਿਸ਼ਾ ਸੀਗਾ ਇਹ ਸਾਡੇ ਰੁੱਤਾਂ ਦੇ ਉੱਤੇ ਸੀਗਾ ਰੁੱਤਾਂ ਕਿਵੇਂ ਕਿਵੇਂ ਦੀਆਂ ਹੁੰਦੀਆਂ ਨੇ ਤੇ ਇਹਨਾਂ ਨਾਲ ਕੀ ਕੀ ਹੋ ਸਕਦਾ ਹੈ ਤੇ ਕੀ ਕੀ ਹੁੰਦਾ ਹੈ ਉਹਦੇ ਬਾਰੇ ਆਪਾਂ ਗੱਲ ਕੀਤੀ ਹੈ ਹੁਣ ਤੱਕ।

Hello

ਹਾਂ ਜੀ ਕੀ ਕਰਦੇ? ਬੱਸ ਕੁਝ ਨਹੀਂ ਵਿਹਲੇ ਬੈਠੇ ਸੀ ਅੱਛਾ ਹੋਰ ਠੀਕ ਠਾਕ ਹੋਂ? ਮੈਂ ਤੇ ਇਹ ਵੀ ਮੇਲਿਨਾ ਨਾਲ ਬੈਠ ਕੇ ਦੇਖ ਰਹੀ ਸੀ

ਆਹੋ ਜਿਹੜੇ ਗਲੀਆਂ ਚ ਹੀ ਲੱਗੇ ਹੁੰਦੇ ਆ ਖੇਡਣ ਹਮ ਓਹੀ ਦੱਸ ਰਹੀ ਹਾਂ ਨਾ ਮੈਚ ਪਿੱਛੇ ਨਾ ਘਰਦੇ ਪਾਗਲ ਹੀ ਹੋ ਜਾਂਦੇ ਆ ਮੁੰਡੇ ਯਾ uncle ਹੋ ਗਏ daddy daddy ਉਨ੍ਹਾਂ ਦੇ ਨਾਲ ਦੇ ਹੋ ਗਏ ਐਨ ਮੈਚ ਇਨ੍ਹਾਂ ਨੇ ਦੇਖਣਾ ਹੀ ਦੇਖਣਾ ਇਨ੍ਹਾਂ ਨੇ ਮੈਚ ਨਹੀਂ ਛੱਡਣਾ ਇਨ੍ਹਾਂ ਨੇ ਹੋਰ ਕੀ ਸਾਡੇ ਤਾਂ ਬੱਸ ਲੜਾਈ ਹੁੰਦੀ ਆ remote ਲੈਣ ਦੇ ਚੱਕਰ ਚ ਮੈਂ ਕਹਿੰਦੀ ਹਾਂ ਕੁਝ ਹੋਰ ਲਾ ਲੈ ਇਹ ਮੈਚ ਲਾ ਕੇ ਬੈਠੇ ਹੁੰਦੇ ਬਿਲਕੁਲ ਸਹੀ ਗੱਲ ਆ ਇਹੀ ਇਹੀ ਸਾਡੇ ਆਲੇ ਵੀ ਇਧਰ ਆਹੀ ਕੁਝ ਕਰਦੇ ਆ ਮੈਚ ਇਨ੍ਹਾਂ ਨੇ ਦੇਖਣਾ ਹੀ ਦੇਖਣਾ ਹੋਰ ਇਹ ਮੈਚ ਲਾ ਕੇ ਬੈਠੇ ਹੁੰਦੇ ਹੈ ਕੁਝ ਵੀ ਜਰੂਰੀ ਐਦਾਂ ਨਹੀਂ ਹੈ ਵੀ ਕੁਝ ਵੀ ਮਾੜੀ ਜਿਹੀ break ਆ ਗਈ ਤਾਂ channel change ਕਰ ਦਿਆਂਗੇ ਨਾ ਬਿਲਕੁਲ ਵੀ ਨਹੀਂ

ਹੱਥ ਵੀ ਨੀ ਲਗਾਉਣ ਦਿੰਦੇ ਐਦਾਂ ਨਹੀਂ ਹੁੰਦਾ ਵੀ ਚਲੋ brake ਆ ਗਈ ਆ ਵੀ change ਕਰ ਲੋ ਇਨ੍ਹਾਂ ਵੀ ਪੰਜ minute ਲਈ brake ਆ ਦੋ minute ਲਈ brake ਆ ਵੀ channel change ਕਰ ਲੋ

ਲੜਨ ਹੀ ਲੱਗ ਜਾਂਦੇ ਆ remote ਦੇ ਚੱਕਰ ਚ ipl ਦਾ ਇੱਕ ਆਹਾ ਜਿਹੜਾ ਇਹ

ਇੱਕ ਜਦੋਂ ipl ਇੱਕ ipl ਦਾ ਇੱਕ ਹੈ ਜਿਹੜੇ ਮੈਚ ਹੁੰਦੇ ਆ final ਮੈਚ ਜਦੋਂ ਚੱਲਦੇ ਆ ਇਨ੍ਹਾਂ ਦੇ ਓਹੋ ਵਿਸ਼ਵ ਆ ਕੀ`ਕਿਹੜੇ ਹੁੰਦੇ ਨੇ ਜਿਨ੍ਹਾਂ ਜਿਨ੍ਹਾਂ ਨੂੰ trophy ਮਿਲਦੀ ਆ

ipl ਦੇ ਹੋਗੇ ਜਿਵੇਂ ਹੁਣ ipl ਵੈਸੇ ਜਿਆਦਾ ਤਰ ਤਾਂ ਮੈਂ ਜਦੋਂ ਜਿੱਥੋਂ ਤੱਕ ਮੈਂ ਦੇਖੇ ਆਂ ਮੈਂ ਤਾਂ ipl ਮੈਚ ਦੇਖੇ ਆ ਅਮ ipl ਦੇ ਮੁੰਬਈ ਇੰਡੀਅਨਸ ਵਗੈਰਾ ਵੀ ਹੈਗੇ ਚੇੱਨਈ ਸੂਰਪ ਕਿੰਗਜ਼ ਇੱਕ ਹੈਗੀ ਧੋਨੀ ਦੀ ਟੀਮ ਹੈਗੀ ਆ ਉਹ ਵਾਲੀ ਚੈਨ੍ਨਈ ਧੋਨੀ ਦੀ ਚੈਨ੍ਨਈ ਸੁਪਰ ਕਿੰਗਜ਼ ਹੈ ਧੋਨੀ ਦੀ ਸਾਢੇ ਗਿਆਰਾਂ ਸੌ ਏਕੜ

ਤੁਹਾਡਾ ਕਿਹੜਾ favourite player ਆ? ਮੈਨੂੰ ਤੇ ਵਿਰਾਟ ਕਿਹਲੀ ਅੱਛਾ ਲੱਗਦਾ ਔਰ ਜਿਹੜਾ ਅਮੇਰਿਕਨ ਹੈ ਇੱਕ ਉਂਜ ਏ ਬੀ ਡਿਵਿਲੀਅਰਜ਼

ਹਾਂ ਹਾਂ ਏ ਬੀ ਡਿਵਿਲਿਅਰਜ਼ ਏ ਬੀ ਡਿਵਿਲੀਅਰਜ਼ ਹਾਂ ਏ ਬੀ ਡਿਵਿਲੀਅਰਜ਼ ਹੈਗਾ ਵਧੀਆ ਹੈਗਾ ਵਧੀਆ ਖੇਡਦਾ ਮੈਨੂੰ ਸੱਚੀ ਵਧੀਆ ਲੱਗਦਾ